ਜਵਾਹਰ ਜੁਵਾਹਰ ਬੀਜੀ ਸੀ ਪਹਿਲਾਂ ਪਾਣੀ ਲਾਇਆ ਸੀ ਮੁੜਕੇ, ਵਾਹਿਆ ਵਾਂ

ਹਾਂਜੀ ਹਾਂਜੀ ਬੜਾ ਕੰਮ ਐ ਏਹ ਤੇ ਹਮ ਪਹਿਲਾਂ ਜਾਕੇ ਬਟਾਲਿਓ ਲਿਆਂਦਾ ਸੀ ਬੀ ਹਮ ਬੀਂ ਬੁ ਲਿਆ ਕੇ ਤੇ ਹੁਣ ਬੀਜ ਲਏ ਆ

ਤੇਨੂੰ ਪਤਾ ਓਹ ਰਾਤ ਨੂੰ ਭਿਓਣਾ ਪੈਂਦਾ ਬੀਂ ਹਮ ਬੀਂ ਨੂੰ ਭਿਓਵਾਗੇ ਤੇ ਫੇਰ ਈ ਲਵਾਂਗੇ ਹਮ ਹੁਣ ਵਿੱਚ ਮੇਰਾ ਇਰਾਦਾ ਵਾਂ ਮੂਲੀਆ ਸੁੱਟ ਦਈਏ ਥੋੜੀਆਂ ਕੁ ਆਹੋ ਆਹ, ਏਸ ਦੂਜੀਆਂ ਗਰਮੀਆ ਵਾਲੀਆਂ ਹਾਂ ਹਾਂ ਗਰਮੀਆਂ ਵਾਲੀਆਂ ਸੁੱਟ ਦਿੰਦੇ ਨਾ ਤੇ ਹੋ ਜਾਣਗੀਆ ਹਮ ਆਹੋ ਸਬਜ਼ੀਆਂ ਸੁਬਜ਼ੀਆਂ ਤੇ ਵਧੇਰੀਆ ਮੰਮੀ ਨੇ ਲਾਈਆ ਇਹਨੇ ਆਹ ਸਬਜ਼ੀਆਂ ਸੁਬਜ਼ੀਆਂ ਚੱਲ ਬਾਹਰ ਈ ਜਗਾ ਤੇ ਹੁੰਦੀਆਂ, ਘਰਾਂ ਚ ਸਗੋਂ ਹੁੰਦੀਆਂ ਨੀ ਆ ਹਾਂ ਅੜੀਏ ਓਦਾ ਵੀ ਹਾਏ ਅੱਲਾ ਕਿੰਨਿਆ ਲੱਗੀਆਂ ਸਾਡੀ ਏਥੇ ਹਵੇਲੀ ਦੇ ਵਿੱਚ ਕਿਸੇ ਦਿਨ ਦਾਆਗੇ ਤੁਹਾਨੂੰ ਵੀ ਹਾਂ ਹਾਂ, ਮੈਂ ਤਾਂ ਓਦਾ ਤੋਰੀਆਂ ਜਹੀ ਦੀਆਂ ਲਾਈਆ ਤੇ ਉਹ ਅੰਦਰੋਂ ਸੜ ਈ ਗਈਆ ਬੜੀ ਤੋਰੀ ਪਈ ਵੱਲ ਨੂੰ ਪਰ ਹਾਂ ਤੇ ਉਹ ਸੜਗਈ ਉਹ ਪਤਾ ਗਰਮੀ ਬੜੀ ਪੈਣ ਡਈ ਆ ਤੇ ਓਰ ਲੱਗ ਗਈ ਆ ਹਾਂ ਤੇ ਹੈ ਵੀ ਤੁਹਾਨੂੰ ਪਤਾ ਟਪ ਚ ਟਪ ਚ ਕਿੰਨੀ ਕੁ ਰਹਿੰਦੀ ਐ ਮਿੱਟੀ ਹੁੰਦੀ ਆ ਹਾਂ ਮਿੱਟੀ ਥੋੜੀ ਕੁ ਹੋਰ ਪਾਦੋ ਇਹਦੇ ਚ ਥੋੜੀ ਜਹੀ, ਮੈਂ ਤਾਂ ਅੱਗੇ ਕਹਿਣ ਡਈ ਮੈਂ ਕਿਹਾ ਜਾਂ ਮਿੱਟੀ ਥੋੜੀ ਜਹੀ ਹੋਰ ਪਾ ਦਿੰਦੇ ਆ ਆਹੋ ਮਿੱਟੀ ਹੋਰ ਪਾਕੇ ਨਾ ਹਮ ਤੇ ਉਹਨੂੰ ਟਬ ਨੂੰ ਭਰਦੋ ਤੇ ਪਾਣੀ ਰੋਜ਼ ਲਾਲਿਆ ਕਰੋ ਥੋੜਾ ਥੋੜਾ ਲਾਇਆ ਕਰੋ ਨਾ ਪਾਣੀ ਜਿੱਧਰ ਨੂੰ ਸਾਮ ਆ ਨਾ ਥੋੜੀ ਕੁ, ਵੱਲਾਂ ਓਧਰ ਨੂੰ ਕਰ ਛੱਡੋ

ਕੂਲਰ ਪਿਆ ਤੁਹਾਡਾ ਉੱਥੇ ਕੋਠੇ ਤੇ ਤੇ ਓਹਨੂੰ ਰੱਖਿਆ ਕਰੋ ਓਧਰਲੇ ਬੰਨੇ ਪਤਾ, ਏਹ ਵੱਲਾਂ ਲਾਈਆ ਮੈਂ ਦੂਜੀ ਸੇਡ ਤੇ ਕੂਲਰ ਉਰਲੇ ਬੰਨੇ ਜਿੱਧਰ ਮੰਜੇ ਡਾਹੀ ਦੇ ਆ

ਲਾਗੇ ਚੁਲਾ ਵੀ ਬਾਲੀ ਦਾ ਤੇ ਚੁਲਏ ਦਾ ਵੀ ਸੇਕ ਜਾਂਦਾ ਹੋਣਾ ਹਾਂ, ਚੁਲਾ ਥੋੜਾ ਪਰੇ ਕਰਲੋ ਨਹੀਂ ਤੇ ਪਰੇ ਕਰ ਕਹਿ ਦਿੰਦੀ ਆ ਤੇ ਕੁੜੀਆ ਕਹਿੰਦੀਆ ਤੇ ਤੂੰ ਪਰੇ ਕਰਕੇ ਫਿਰ ਮੁੜਕੇ ਅੱਧ ਵਿਚਕਾਰ ਰੱਖਣਾ ਕਹਿੰਦੀ

ਉਹ ਨੀ ਭੈਣਾਂ ਚੁੱਕਣ ਦਿੰਦੀਆ ਕਹਿੰਦੀ ਜਿੱਥੇ ਪਿਆ ਹੁਣ ਉੱਥੇ ਰਹਿਣਦੇ ਏਹਨੂੰ ਅੱਧ ਵਿਚਕਾਰ ਨੀ ਰੱਖਣ ਦੇਣਾ ਅਸੀਂ ਹਾਂਜੀ ਅਹ ਏਸ ਤਰਾਂ ਈ ਆ ਉਹ ਤਾਂ ਬਾਲਣ ਨੀ ਦਿੰਦੀਆ ਮੈਂ ਤੇ ਬਦੋ ਬਦੀ ਬਾਲਦੀ ਮੈਂ ਕਹਿ ਦਿੰਦੀ ਸਲੰਡਰ ਮਹਿੰਗਾ ਬੜਾ ਐ ਤੇ ਕੇ ਤੇ ਕਦੇ ਬੰਦਾ ਬਾਲ ਲਏ ਹੋਰ ਅੜੀਏ ਸਿਆਲ ਵਧੀਆ ਈ ਓ ਸਿਆਲ ਚ ਪਤਾ ਕਿ ਐ ਸਾਗ ਬਨਾਲੋ, ਸ਼ਲਗਮ ਬਨਾਲੋ, ਜਿਹੜੀ ਮਰਜ਼ੀ ਚੀਜ਼ ਬਨਾਲੋ ਹਮ ਤੇ ਗਰਮੀਆ ਚ ਖਰਾਬ ਹੋ ਜਾਂਦੀ ਈ ਓ

ਆਹ ਹੋਰ ਨਾਲੈ ਪਤਾ ਕੀ ਆ ਹਮ ਬਣਾ ਤੇ ਲਏ ਬੰਦਾ ਮੁੱਲ ਲੈ ਕੇ ਬਣਾਲੈ ਪਰ ਉਹਨਾਂ ਨੂੰ ਟੀਕੇ ਲਾਏ ਹੁੰਦੇ ਐ ਨਾ ਤੇ ਬਿਮਾਰ ਹੋਜੀਦਾ ਈ ਓ ਇੱਕ ਦਿਨ ਤੋਰੀਆਂ ਲਈਆ ਤੇ ਅੱਧੀਆਂ ਵੀ ਨੀ ਨਿਕਲੀਆਂ ਚੰਗੀਆਂ ਆਹ ਆਹ ਤੇ ਚਾਲੀ ਰੁਪਏ ਦੀਆਂ ਲਈਆ ਤੇ ਚਾਲੀ ਰੁਪਏ ਗਏ ਕੀ ਨਹੀਂ ਇਸਤਰਾਂ ਈ ਹਮ ਜੇ ਸਬਜ਼ੀ ਚੰਗੀ ਨਿਕਲੇ ਤਾਂ ਵੀ ਐ

ਆਹੋ ਤੇ ਅਸੀਂ ਮੰਮੀ ਅਸੀਂ ਵੀ ਰਾਤੀ ਆਲੂ ਮਟਰ ਬਣਾਏ ਸੀ ਤੇ ਕੁੜੀਆਂ ਹੁਣ ਕਹਿਣ ਡਈ ਮੰਮੀ ਕੀ ਬਣਾਉਣਾ ਮੈਂ ਕਿਹਾ ਕੋਈ ਨੀ ਦੇਖ ਲੈਂਦੇ ਬੜਾ ਟੈਮ ਪਿਆ ਹਜੇ

ਹਾਂ ਬੱਚਿਆ ਨੂੰ ਲੱਗ ਜਾਂਦੀ ਐ ਭੁੱਖ ਹਮ ਨਾਲ਼ ਰਾਇਤਾ ਬਣਾਇਆ ਵਾਂ ਮੈਂ ਕਿਹਾ ਚੱਲ ਰਇਤੇ ਨਾਲ਼ ਰੋਟੀ ਖਾਲੋ ਜਿਹਦੀ ਚੀਜ਼ ਤੁਸੀਂ ਖਾਣੀ ਐ ਖਾਲੋ ਆਹ ਲੱਸੀ ਲੂਸੀ ਬਣਾ ਕੇ ਰੱਖ ਦਈ ਦੀ ਏ ਆਉਂਦਿਆਂ ਨੂੰ ਹਮ ਆਹੋ ਫਿਰ

ਹਾਏ ਅਸੀਂ ਮੈਂ ਸਗੋਂ ਜਦੋਂ ਦਾ ਕੰਮ ਛੱਡਤਾ ਮੈਂ ਜਿਆਦਾ ਥੱਕ ਜਾਂਦੀ ਆ ਅੱਗੇ ਤਾਂ ਕੰਮ ਤੇ ਕਦੇ ਨੀ ਸੀ ਥੱਕ ਦੀ ਆਹੋ ਏਦਾ ਈ ਹੁੰਦਾ ਈ ਅੜੀਏ, ਸਹੀ ਗਲ਼ ਈ ਜਦੋਂ ਦਾ ਛੱਡਦਾ ਉਦੋਂ ਦਾ ਸਗੋਂ ਜਿਆਦਾ ਈ ਹੁੰਦਾ ਈ ਓ ਥਕੇਵਾਂ ਹਾਂ ਮੈਂ ਤੇ ਮੈਂ ਜੋਤੀ ਦੇ ਕਰਕੇ ਮੈਂ ਕੰਮ ਛੱਡ ਦਿੱਤਾ ਸੀ ਉਹ ਕਰ ਲੈਂਦੀ ਸੀ ਤੇ ਹੁਣ ਮੈਨੂੰ ਇਕਦਮ ਕਰਨਾ ਪਿਆ ਨਾ ਆਹ ਬੜੀ ਤੰਗੀ ਹੁੰਦੀ ਓ ਜੇ ਨਾ ਕਰੀਏ ਤੇ ਹਮ ਕੁੜੀਆ ਕਰ ਲੈਂਦੀਆ ਕੁੜੀਆ ਘਰੇ ਹੁੰਦੀਆਂ ਕਰ ਲੈਂਦੀਆ ਏਨਾਂ ਮਹਿਸੂਸ ਨੀ ਹੁੰਦਾ ਮੈਨੂੰ ਹਾਂ ਹਮ ਏਹੋ ਈ ਗੱਲ ਐ ਹਮ ਇਹਨੇ ਵੀ ਕੱਲ ਨੂੰ ਫਿਰ ਮਾਸੀ ਆਪਣੀ ਕੋਲ ਜਾਣਾ ਈ ਓ ਤੇ ਮੈਂ ਕਹਿਣ ਡਈ ਸਾ ਵੀ ਤੂੰ ਐਤਵਾਰ ਆਜੀ ਅਸੀਂ ਘੁਮਣੀ ਜਾਣਾ ਹੁੰਦਾ ਵਾ ਹਮ ਹਮ ਐਤਵਾਰ ਦੀ ਐਤਵਾਰ ਘੁਮਣੀ ਜਾਈਦਾ ਵਾਂ ਤੇ ਮੈਂ ਕਿਹਾ, ਤੂੰ ਤੂੰ ਚੇਤੇ ਨਾਲ਼ ਆਉਣਾ ਵਾ

ਆਹੋ ਤੇ ਉਹਦੇ ਕੋਲ ਜਾਨਾ ਈ, ਉਹਨੂੰ ਦਵਾਈ ਲੱਗੀ ਐ ਨਾ ਇੱਥੇ ਨਸ਼ਿਰਿਓ ਦਵਾਈ ਤੇ ਓ ਚਾਰ ਪੰਜ ਗਲੁਕੋਸ਼ ਲੱਗੇ ਓ ਓਹਨੂੰ, ਠੀਕ ਨੀ ਰਹੀ ਹੁਣ ਫੇਰ ਠੀਕ ਨੀ ਸੀ ਰਹੀ ਆਹ ਤੇ ਓਹ ਦਵਾਈ ਦੇਣ ਜਾਣਾ ਈ ਓ ਡਾਕਟਰ ਨੇ ਅੱਜ ਸੱਦਿਆ ਸੀ ਤੇ ਆਈ ਨੀ ਗੀ ਤੇ ਮੈਂ ਕਿਹਾ ਹੁਣ ਸਵੇਰੇ ਆਪ ਦੇ ਆਉਂਦੇ ਆ ਦਵਾਈ ਹਮ ਫਿਰ ਰਾਤ ਰਹਿ ਆਊਗੀ ਨਾਲੈ ਆਹੋ ਏਸਤਰਾਂ ਈ ਐ ਸਾਰਾ ਦੇਖਣਾ ਪੈਂਦਾ ਐ ਆਹੋ ਓਹਦੀ ਪੋਤਰੀ ਆ ਓਹ ਪੋਤਰੀ ਦੇ ਕਰਕੇ ਨਿਆਣੇ ਨੱਠਦੇ ਆ ਵੀ ਉਹਦੇ ਨਾਲ਼ ਛੇੜਖਾਨੀਆ ਕਰਦੇ ਈ ਓ ਹਮ ਹਾਂ ਪੋਤਰੀ ਬੜੀ ਸਿਆਣੀ ਜਹੀ ਆ, ਹੈ ਤੇ ਸਾਲ ਡੇਢ ਸਾਲ ਦੀ ਆ ਤੇ ਗੱਲਾਂ ਬੜੀਂਆ ਪਟਾਕ ਦੀ ਐ

ਆਹੋ ਮੈਨੂੰ ਗਾਣੇ ਲਾਦੋ ਤੇ ਮੈਨੂੰ ਆਹ ਕਰਦੋ ਹਮ ਉਹ ਗਾਣਾ ਨੀ ਆਉਂਦਾ ਸੌਕਣ ਸੌਕਣੇ ਤੇ ਭੈਣਾਂ ਹੱਥ ਮਾਰਦੀ ਐਓ ਜਿਦਾ ਬੜੇ ਸਿਆਣੇ ਹੁੰਦੇ ਆ ਅੱਛਾ ਨਿਆਣੇ ਅੱਜ ਕੱਲ ਦੇ ਪੂਰੀ ਲਾਉਂਦੇ ਐ ਨਕਲਾਂ ਆਹ ਐ ਬੜੀ ਨੱਚਦੀ ਕਿਤੇ ਏਨਾਂ ਨੱਚਦੀ ਤੇ ਕਿਤੇ ਸਿਆਣਿਆ ਵੰਗਣ ਪੈਰ ਹਿਲਾਉਂਦੀ ਆ ਅਹ ਆਹੋ

ਅੱਛਾ ਆਹ ਹਮ ਨਿਆਣੇ ਅੱਜ ਕੱਲ ਦੇ ਹੁਸ਼ਿਆਰ ਬੜੇ ਆ ਹੁਸ਼ਿਆਰ ਬਹੁਤ ਜਿਆਦਾ ਬੱਚੇ ਤੇ ਹਮ ਏਹ, ਅੱਜ ਕੱਲ ਪਹਿਲਾਂ ਭੋਲੇ ਸੀ ਬੱਚੇ ਹੁਣ ਤੇ ਬੱਚੇ ਬਹੁਤ ਚੁਸਤ ਐ ਕਿ ਆਹ ਆ ਬੜਾ ਈ ਕਿਤੇ ਏਨੀ ਇਓ ਲੱਗਦੀ ਐ ਜਿਵੇ ਬੱਚਾ ਨਾ ਚਾਬੀ ਤੇ ਛੱਡਿਆ ਵਾਂ

ਆਹੋ ਏਦਾ ਈ ਐ ਸਿਆਣੇ ਨਾ ਰਹੇ

ਆਹੋ ਨਾਲੈ ਫੂਨਾ ਦੇ ਆਰੇ ਲੱਗ ਜਾਂਦੇ ਐ ਨਾ ਨਿਆਣੇ ਤੇ ਅਸੀਂ ਫਿਰ ਕੰਮ ਧੰਦੇ ਚ ਈ ਮੁੱਕ ਜਾਂਦਾ ਵਾਂ ਗੱਲ ਟੈਮ ਅੰਜਲੀ ਕਹਿੰਦੀ ਹੁੰਦੀ ਮੰਮੀ ਇਹਨੂੰ ਕਹਿ ਇਹਨੇ ਸਾਡੇ ਸੈੱਲ ਡਾਓਨ ਕਰ ਜਾਣੇ ਐ ਕਹਿੰਦੀ ਜਿਨਾ ਏਹ ਬੋਲਦੀ ਐ ਆਹੋ ਏਸ ਤਰਾਂ ਈ ਐ ਤੇ

ਅੱਛਾ ਏਦਾ ਈ ਐ ਤੇ ਨਿਆਣੇ ਇੱਦਾਂ ਈ ਕਰਦੇ ਈ ਓ ਹਮ, ਮੁੰਡਾ ਐ ਤੇ ਮੁੰਡਾ ਉਹਦੇ ਨਾਲੋਂ ਵੀ ਜਿਆਦਾ ਸ਼ੈਤਾਨ ਅੱਛਾ ਠੀਕ ਆ ਹਮ ਹੋਰ ਇੱਕ ਦਿਨ ਕਹਿਣ ਡਈ ਸੀ ਆਉਣਾ ਤੇ ਅੰਜਲੀ ਕਹਿੰਦੀ ਮੰਮੀ ਆ ਜਾਣਾ ਸਿਰ ਖਾਣ ਵਾਲਿਆ ਨੇ, ਕਿਸੇ ਦਿਨ ਹਮ ਤੇ ਮੈਂ ਕਿਹਾ ਨਹੀਂ ਪੁੱਤ ਏਦਾ ਨੀ ਕਹੀ ਦਾ ਨਿਆਣੇ ਆ, ਸਿਆਣੇ ਹੋਏ ਤੇ ਮੈਂ ਕਿਹਾ ਆਪੇ ਪਤਾ ਲੱਗ ਜਾਨਾ ਓਹਨਾ ਨੂੰ ਹੋਰ ਏਦਾ ਈ ਐ ਹੋਲੀ ਹੋਲੀ ਪਤਾ ਲੱਗਣਾ ਵਾਂ

ਆਹੋ, ਓਹਨੂੰ ਚ ਤਿੰਨ ਤਿੰਨ ਮਹੀਨੇ ਹੋ ਚੱਲੇ ਐ ਚਾਰ ਬਿਮਾਰ ਹੋਏ ਨੂੰ

ਓਹਨੂੰ, ਦੀਦੀ ਪਤਾ ਨੀ ਇਕਦਮ ਸੁੱਕ ਸੜ ਈ ਗਿਆ ਪਤਾ ਨੀ ਕੀ ਹੋਇਆ ਓਹਨੂੰ ਹਾਅ ਹਮ ਓਹਨੂੰ ਨਜ਼ਰ ਈ ਲੱਗਗੀ ਵਿਚਾਰੇ ਦੀ ਹੈ ਵੀ ਗੁਗਲੂ ਮੁਗਲੂ ਜਿਹਾ ਸੀ ਹੈਨਾ ਆਹ ਹਾਂ ਚੱਲ ਓਹ ਮੰਮੀ ਕਹਿਣ ਡਈ ਸੀ ਵੀ ਆਵਾਂਗੇ ਕਿਸੀ ਦਿਨ ਹਮ ਕਹਿੰਦੀ ਠੀਕ ਹੁੰਦਾ ਤੇ ਕਹਿੰਦੀ ਬਿਮਾਰ ਨੂੰ ਕਿੱਥੇ ਬੰਦਾ ਨਿਆਣਿਆ ਨੂੰ ਨਾਲ ਲਈ ਫਿਰੇ

ਹਮ ਤੇ ਹੁਣ ਮੈਂ ਕਹਿਣ ਡਈ ਸੀ ਆਈਓ ਕਿਸੀ ਦਿਨ, ਹੁਣ ਅਸੀਂ ਵੇਖਦੇ ਆ ਕਨਵੇਨਸ਼ਨ ਕਰਵਾਉਣੀ ਐ ਇਹਨਾਂ ਨੂੰ ਮੈਂ ਕਹਿਣ ਡਈ ਸੀ ਫੋਨ ਕਰਾਂਗੀ ਤੇ ਆਜੀਓ ਅੱਛਾ ਅੱਛਾ ਤੁਸੀਂ ਕਰਉਣੀ ਆ ਨਹੀਂ ਆਹ ਵਿਜੇ ਹੁਣਾ ਨੀ ਕਰਾਉਣੀ ਕੀਰਤਨ ਹੋਣਾ ਵੱਡਾ ਇਥੇ ਪੈਲੀ ਚ ਆਹੋ ਓਹ ਕਹਿੰਦੇ ਚੌਵਈ ਤਰੀਕ ਨੂੰ ਕਰਾਉਣੀ ਐ

ਆਹੋ ਸਾਰਿਆ ਨੂੰ ਕਹਿ ਕੇ ਗਏ ਓਹ ਤੇ ਹਮ ਆਏ ਸੀ ਇੱਕ ਦਿਨ ਸਾਨੂੰ ਵੀ ਕਹਿਣ ਡਏ ਸੀ ਕਹਿੰਦੀ ਆਇਓ, ਮੈਂ ਕਿਹਾ ਕੋਈ ਨੀ ਆਵਾਂਗੇ ਨਹੀਂ ਰੱਬ ਦਾ ਘਰ ਇੱਕੋ ਈ ਕਿ ਸਗੋਂ, ਆਉਣਾ ਚਾਹੀਦਾ ਐ

ਅੱਜ ਅਸੀਂ ਬਣਾਈ ਆ ਦਾਲ

ਹਾਂ ਮੇਰਾ ਇਰਾਦਾ ਵਾਂ ਈ ਪੜਥਾ ਬਣਾਈਏ ਬੈਗਣ ਲਿਆਂਦੇ ਨੇ ਤੇ ਪੜਥਾਂ ਬਣਾ ਲਾ ਗੇ

ਆਹੋ ਪੜਥਾ ਬਣਾਊਗੀ ਉਬਾਲ ਕੇ

ਹਾਂ ਟਮਾਟਰ ਟਮੂਟਰ ਪਾਕੇ ਤੇ ਮੇਰਾ ਇਰਾਦਾ ਏਹ ਬਣਾਈਏ ਹਮ ਨਾਲ਼ ਕੱਦੂ ਵੀ ਲਿਆਂਦਾ ਵਾਂ ਪਰ ਕੱਦੂ ਸਾਨੂੰ ਪਸੰਦ ਨੀ ਹੈਗਾ ਹਾਏ ਨਿਆਣੇ ਸਾਡੇ ਵੀ ਨੀ ਪਸੰਦ ਕਰਦੇ ਹਾਂ ਕੱਦੂ ਅਸੀਂ ਕੋਈ ਵੀ ਨੀ ਪਸੰਦ ਕਰਦੇ ਪਰ ਏਹ ਬਟਾਲੇ ਗਏ ਸੀ ਤੇ ਸਬਜ਼ੀਆਂ ਲੈ ਆਏ ਆ ਆਖੀ ਦਾ ਵੀ ਵੀ ਜੀਅ ਨੀ ਕਰਦਾ, ਹਾਂਜੀ ਮੈਂ ਵੀ ਕਹਿਣ ਡਈ ਸੀ ਕੁੜੀਆ ਨੂੰ ਉਹ ਵੀ ਨਹੀਂ ਕਹਿਣ ਡਈਆ ਨਹੀਂ

ਮੈਂ ਕਿਹਾ ਕੁੜੀਆਂ ਨੂੰ ਕਹਿਣ ਡਈ ਸੀ ਉਹ ਵੀ ਨੀ ਪਸੰਦ ਕਰਦੀਆਂ ਕਹਿੰਦੀਆ ਨਹੀਂ ਚਲੋ ਠੀਕ ਐ ਮੈਂ ਬਾਦ ਚ ਕਰਦੀ ਆ ਹਾਂਜੀ ਠੀਕ ਜੇ ਹੈੱਲੋ। ਹੈੱਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।

ਬੱਸ ਬੱਸ ਵਧੀਆ ਹੋਰ ਘਰ ਪਰਿਵਾਰ ਸਭ ਠੀਕ

ਬੱਸ ਬੱਸ ਵਧੀਆ ਨੇ ਸਾਰੇ। ਅੱਛਾ ਮੈਂ ਨਾ ਐਕਚਲੀ ਕਾਲ ਕੀਤੀ ਸੀ ਕਿ ਅੱਜ ਆਪਾਂ ਸਿੱਖ ਆਹ ਤਿਉਹਾਰਾਂ ਦੇ ਬਾਰੇ ਡਿਸਕਸ਼ਨ ਕਰਨੀ ਸੀ ਹੈਨਾ?

ਮੈਂ ਤੁਹਾਡਾ ਹੀ ਵੇਟ ਕਰ ਰਹੀ ਸੀ ਕਿ ਤੁਸੀਂ ਮੈਨੂੰ ਦੱਸੀਆ ਹੀ ਨਹੀਂ ਸੀ। ਹਾਂਜੀ ਹਾਂਜੀ ਉਹ ਮੈਂ ਥੋੜੀ ਬਿਜ਼ੀ ਸੀ ਨਾ ਇਸ ਕਰਕੇ ਤੇ ਹੁਣ ਮੈਂ ਫ੍ਰੀ ਸੀ ਤੇ ਮੈਂ ਕਿਹਾ ਚੱਲ ਕਾਲ ਕਰ ਹੀ ਲੈਂਦੀ ਹਾਂ। ਹਾਂਜੀ ਤੁਸੀਂ ਦੱਸ ਸਕਦੇ ਹੋ ਕਿ ਸਿੱਖ ਤਿਉਹਾਰ ਕਿਹੜੇ ਕਿਹੜੇ ਹੁੰਦੇ ਨੇ? ਜੀ ਮੈਂ ਦੱਸ ਦਿੰਦੀ ਹਾਂ ਪੰਜਾਬ ਦੇ ਵਿੱਚ ਜਿਹੜੇ ਆ ਬਹੁਤ ਸਾਰੇ ਮੇਲੇ ਤੇ ਤਿਉਹਾਰ ਹੈ ਜਿਹੜੇ ਕਿ ਪੂਰੇ ਸਾਲ ਦੇ ਵਿੱਚ ਆਯੋਜਿਤ ਕੀਤੇ ਜਾਂਦੇ ਹੈ ਤੇ ਜੇ ਆਪਾਂ ਵੇਖੀਏ। ਦੇਖਿਆ ਜਾਵੇ ਤਾਂ ਜਿਵੇਂ ਤਾਂ ਕਾਫੀ ਸਾਰੇ ਹੈ ਜਿਵੇਂ ਮਾਘੀ ਹੋ ਗਿਆ ਸਿੱਖ ਨਿਊ ਈਅਰ ਹੋ ਗਿਆ ਹੌਲ਼ਾ ਮੁਹੱਲਾ ਵਿਸਾਖੀ ਗੁਰੂ ਅਰਜਨ ਦੇਵ ਜੀ ਦੀ ਸ਼ਹ੍ਹਾਦਤ ਅਹ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ ਪਰਵ ਤੇ ਹੋਰ ਵੀ ਬਹੁਤ ਸਾਰੇ ਹੈ ਜੇ ਵੇਖੀਏ ਜਾਵੇ ਤਾਂ।

ਤੁਸੀਂ ਮਾਘੀ ਬਾਰੇ ਦੱਸ ਸਕਦੇ ਹੋੰ ਮਾਘੀ ਦਾ ਤਿਉਹਾਰ ਕਿਹੜਾ ਤਿਉਹਾਰ ਹੈ ਤੇ ਕਦੋਂ ਮਨਾਇਆ ਜਾਂਦਾ ਹੈ? ਹਾਂਜੀ ਹਾਂਜੀ ਮੈਂ ਦੱਸ ਦਿੰਨੀ ਹਾਂ ਅਹ ਮਾਘੀ ਜਿਹੜਾ ਜਨਵਰੀ ਚੌਦਾਂ ਇਹ ਤਿਉਹਾਰ ਮੁਕਤਸਰ ਦੀ ਲੜਾਈ ਦੀ ਯਾਦ ਦਵਾਉਂਦਾ ਹੈ ਤੇ ਸ਼ੁਰੂ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ ਸਿੱਖਾਂ ਨੂੰ ਗੁਰੂਦੁਆਰੇ ਵਿੱਚ ਜਾਂ ਲਈ ਚੁਣਿਆ ਗਿਆ ਸੀ। ਮਾਘੀ ਜਿਹੜੀ ਹੈ ਉਹ ਚੌਦਾਂ ਫਰਵਰੀ ਨੂੰ ਆਹ ਜਨ,

ਅੱਛਾ ਅੱਛਾ। ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਪ੍ਰਕਾਸ਼ ਉਤਸਵ ਵੀ ਤਾਂ ਹੁੰਦਾ ਹੈ ਦਸਵੇਂ ਪਾਤਸ਼ਾਹ ਜੀ ਦਾ,

ਨਵਾਂ ਸਾਲ ਚੜ੍ਹਦੇ ਹੀ।

ਗੁਰੂ ਗੋਬਿੰਦ ਸਿੰਘ ਜੀ ਦਾ।

ਉਨ੍ਹਾਂ ਬਾਰੇ ਦੱਸ ਸਕਦੇ ਹੋ? ਹਾਂ ਹਾਂ ਮੈਂ ਦੱਸ ਦਿੰਨੀ ਹਾਂ ਜਨਵਰੀ ਪੰਜ ਵਿੱਚ ਤਿਉਹਾਰ ਦਾ ਨਾਮ ਜਦੋਂ ਅਨੁਵਾਦ ਕੀਤਾ ਜਾਂਦਾ ਹੈ ਇਹਦਾ ਅਰਥ ਹੈਗਾ ਕਿ ਦਸਵੇਂ ਬ੍ਰਹਮ ਚਾਨਣ ਜਾਂ ਬ੍ਰਹਮ ਗਿਆਨ ਦਾ ਜਨਮ ਉਤਸਵ ਹੈ ਇਹ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੀ ਯਾਦ।

ਅੱਛਾ ਤੁਸੀਂ ਦੱਸ ਸਕਦੇ ਹੋ ਕਿ ਸਿੱਖਾਂ ਦਾ ਨਿਊ ਈਅਰ ਕਦੋਂ ਹੁੰਦਾ ਕਿਉਂਕਿ ਨਿਊ ਈਅਰ ਤਾਂ ਵੈਸੇ ਤੁਹਾਨੂੰ ਪਤਾ ਹੀ ਹੈ ਇੱਕ ਤਰੀਕ ਨੂੰ ਆਉਂਦਾ ਹੈ ਨਾ ਜਨਵਰੀ ਵਿੱਚ ਲੇਕਿਨ ਸਿੱਖਾਂ ਦਾ ਮੈਂ ਸੁਣਿਆ ਅਲਗ ਤਰੀਕ ਨੂੰ ਹੁੰਦਾ ਆ। ਆਹ ਸਿੱਖ ਨਿਊ ਈਅਰ ਜਿਹੜਾ ਹੈ ਨਾ ਉਹ ਮਾਰਚ ਤੇਰਾਂ ਜਾਂ ਚੌਦਾਂ ਸਿੱਖ ਕਲੈਂਡਰ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਜਿਹੜਾ ਸਿੱਖ ਨਵਾਂ ਸਾਲ ਜਿਹਨੂੰ ਆਪਾਂ ਦੇਸੀ ਮਹੀਨੇ ਕਹਿ ਦਿੰਦੇ ਆ ਨਾ। ਹਾਂਜੀ। ਉਹ ਜਦੋਂ ਦੇਸੀ ਮਹੀਨੇ ਦਾ ਪਹਿਲੇ ਮਹੀਨਾ ਚੜ੍ਹਦਾ ਹੈ ਤੇ ਓਹਨੂੰ ਕਹਿੰਦੇ ਹੈ ਸਿੱਖ ਇਤਿਹਾਸ ਦਾ ਨਿਊ ਈਅਰ। ਅੱਛਾ ਅੱਛਾ।

ਤੇ ਤੁਸੀਂ ਦੱਸ ਸਕਦੇ ਹੋ ਹੌਲ਼ਾ ਮੁਹੱਲਾ ਬਾਰੇ ਜੋ ਕਿ ਹੁਣੇ ਆਉਣ ਜੀ ਵਾਲਾ ਹੋਲੇ ਮੁਹੱਲੇ ਬਾਰੇ ਦੱਸ ਸਕਦੇ ਹੋ? ਜੀ ਜੀ ਡਿਟੇਲ ਤੁਹਾਨੂੰ ਦੱਸ ਦਿੰਨੀ ਆ। ਆਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਦੀ ਤਦਾਦ ਵਿੱਚ ਸਲਾਨਾ ਤਿਉਹਾਰ ਜਿਹੜਾ ਜੋ ਹੈ ਮਨਾਇਆ ਜਾਂਦਾ ਹੈ ਇਸਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਸੈਨਿਕ ਤੇ ਲੜਾਈਆਂ ਦੇ ਅਭਿਅਸਾਂ ਲਈ ਸਿੱਖਾਂ ਦੇ ਇੱਕਠ ਵਜੋਂ ਕੀਤੀ ਸੀ ਲੜਾਈਆਂ ਤੇ ਅਭਿਅਸਾਂ, ਤੋਂ ਬਾਅਦ ਕੀਰਤਨ ਤੇ ਬਹਾਦੁਰੀ ਕਵਿਤਾ ਮੁਕਾਬਲੇ ਹੁੰਦੇ ਸੀ ਜਿਹੜੇ ਕਿ ਅੱਜ ਨਿਹੰਗ ਸਿੰਘਾਂ ਨੇ ਨਕਲੀ ਲੜਾਈਆਂ ਜਾ ਅਭਿਅਸਾਂ ਦੇ ਨਾਲ ਤਲਵਾਰਾਂ ਤੇ ਘੁੜਸਵਾਰੀ ਦੇ ਪ੍ਰਦਰਸ਼ਨ ਦੀ ਮਾਰਸ਼ਲ ਪ੍ਰੰਪਰਾ ਨੂੰ ਅਪਣਾਇਆ ਹੈ ਇੱਥੇ ਬਹੁਤ ਸਾਰੇ ਦਰਬਾਰ ਵੀ ਸੀ। ਜਿੱਥੇ ਕੀਰਤਨ ਗਿਆ ਜਾਂਦਾ ਸੀ ਤੇ ਦੁਨੀਆ ਭਰ ਦੇ ਸਿੱਖਾਂ ਦੁਆਰਾ ਤਲਵਾਰਾਂ ਘੁੜਸਵਾਰੀ ਗੱਤਕਾ ਸਿੱਖ ਮਾਰਸ਼ਲ ਆਰਟ ਬਾਜ਼ਾਂ ਤੇ ਹੋਰ ਨਿਹੰਗ ਸਿੰਘਾਂ ਦੁਆਰਾ ਜਿਹੜਾ ਸੀ ਉਹ ਕਰਵਾਏ ਗਏ ਪ੍ਰੋਗਰਾਮਾਂ ਦੇ ਮੁਕਾਬਲਿਆਂ ਦੇ ਨਾਲ ਸਿੱਖ ਓਲੰਪਿਕ ਵਜੋਂ ਮਨਾਇਆ ਜਾਂਦਾ। ਅੱਛਾ। ਠੀਕ ਹੈ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਵਿਸਾਖੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਤੇ ਕਿਉਂ ਮਨਾਇਆ ਹੈ ਜਾਂਦਾ ਸਿੱਖਾਂ ਚ। ਅਪ੍ਰੈਲ ਚੌਦਾਂ ਪੰਜਾਬ ਵਿੱਚ ਇਸਨੂੰ ਖਾਲਸਾ ਭਾਈਚਾਰੇ ਦੇ ਜਨਮ ਵਜੋਂ ਮਨਾਇਆ ਜਾਂਦਾ ਹੈ ਇਹ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ, ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਭਾਰਤ ਯੂ ਕੇ ਕੈਨੇਡਾ ਯੂਨਾਇਟੇਡ ਸਟੇਟ ਤੇ ਹੋਰ ਜਿਹੜੇ ਸਿੱਖ ਅਬਾਦੀ ਵਾਲੇ ਇਲਾਕਿਆਂ ਦੇ ਵਿੱਚ ਲੋਕ ਇੱਕ ਮੇਲਾ ਜਾਂ ਪਰੇਡ ਲਈ ਇੱਕਠੇ ਹੁੰਦੇ ਆ। ਮੇਲੇ ਦਾ ਮੁੱਖ ਜਿਹੜਾ ਹਿੱਸਾ ਹੈ ਉਹ ਹੁੰਦਾ ਹੈ ਕਿ ਸਥਾਨਿਕ ਸਿੱਖ ਮੰਦਿਰ ਯਾਨੀ ਕਿ ਗੁਰੂਦੁਆਰਾ ਇੱਕ ਸੁੰਦਰ ਸਿੱਖ ਸਰੂਪ ਸਜਾਇਆ ਜਾਂਦਾ ਹੈ ਜਿਸਤੇ ਗੁਰੂ ਗਰੰਥ ਸਾਹਿਬ ਜੀ ਸਥਿਤ ਹੁੰਦੇ ਹੈ ਤੇ ਹਰ ਕੋਈ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮੱਥਾ ਟੇਕ ਕੇ, ਆਪਣਾ ਸਤਿਕਾਰ ਪ੍ਰਦਾਨ ਕਰਦਾ ਹੈ ਕਿ ਇਹ ਤਿਉਹਾਰ ਨੂੰ ਮਨਾਉਣ ਦੇ ਲਈ ਸਿੱਖ ਸ਼ਰਧਾਲੂ ਆਮ ਤੌਰ ਤੇ ਸਵੇਰ ਤੋਂ ਪਹਿਲਾਂ ਗੁਰੂ ਘਰ ਵਿਚ ਫੁੱਲਾਂ ਦੀ ਭੇਂਟ ਚੜ੍ਹਾਉਂਦੇ ਹਨ ਤੇ ਵਿਸਾਖੀ ਉਹ ਦਿਨ ਹੈ, ਜਿਸ ਦਿਨ ਖਾਲਸੇ ਦਾ ਜਨਮ ਹੋਈ ਸੀ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਜਿਨ੍ਹਾਂ ਨੇ ਅਮ੍ਰਿਤਨਾਮੀ ਮਿੱਠੇ ਅੰਮ੍ਰਿਤ ਦਾ ਸੇਵਨ ਕਰਦਿਆਂ ਪਹਿਲੇ ਸਿੱਖਾਂ ਨੂੰ ਬਪਤਿਸਮਾਂ ਜਿਹੜੀ ਸੀ ਦਿੱਤੀ ਸੀ ਤੇ, ਉਨ੍ਹਾਂ ਸਿੱਖਾਂ ਨੂੰ ਇਕ ਸਪਸ਼ਟ ਪਹਿਚਾਣ ਤੇ ਰਹਿਤ ਮਰਿਆਦਾ ਦਿੱਤੀ। ਅੱਛਾ।

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੂਰਵ ਭਾਰਤ ਦੇ ਸਭ ਤੋਂ ਗਰਮ ਮਹੀਨੇ ਜੂਨ ਵਿੱਚ ਆਉਂਦਾ ਹੈ ਪੱਚੀ ਮਈ ਸੋਲਾਂ ਸੌ ਛੇ ਨੂੰ ਲਾਹੌਰ ਵਿਖੇ ਇੱਕ ਹਿੰਦੂ ਸ਼ਾਹੂਕਾਰ ਚੰਦੁ ਲਾਲ ਦੀ ਸ਼ਿਕਾਇਤ, ਤੇ ਮੁਗ਼ਲ ਸਹਿਨਸ਼ਾਹ ਜਹਾਂਗੀਰ ਦੇ ਆਦੇਸ਼ਾਂ ਹੇਠ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਗੁਰਮਤਿ ਸਮਾਗਮ ਵਿੱਚ ਕੀਰਤਨ ਕਥਾ ਤੇ ਲੰਗਰ ਵਰਤਾਏ ਜਾਂਦੇ ਹੈ ਗਰਮੀ ਕਾਰਨ ਦੁੱਧ ਚਿੰਨੀ ਦੇ ਤੱਤ ਜਿਹੜੇ ਉਹ ਪਾਣੀ ਤੋਂ ਮਿੱਠੇ ਪਾਣੀ, ਪੀਣ ਵਾਲੇ ਪਦਾਰਥਾਂ ਨੂੰ ਨਿਮਰਤਾ ਜਿਹੜਾ ਸਹਿਤ ਗੁਰੂ ਦੀ ਨਿਸ਼ਾਨੀ ਤੇ ਸਨਮਾਨ ਵਜੋਂ ਹਰ ਕਿਸੇ ਨੂੰ ਮੁਫ਼ਤ ਦੇ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੇ ਖੁਸ਼ੀ ਦੇ ਨਾਲ ਸਾਰੇ ਤਸੀਹਿਆਂ ਨੂੰ ਵਾਹਿਗੁਰੂ ਦੀ ਇੱਛਾ ਦੇ ਤੌਰ ਤੇ ਸਵੀਕਾਰ ਕਰ ਲਿਆ ਸੀ। ਤੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਛਾ ਤੇ ਤੁਸੀਂ ਦੱਸ ਸਕਦੇ ਹੋ ਕਿ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਲਈ ਮਨਾਉਂਦੇ ਨੇ ਨਾ ਲੋਕੀ ਲੋਕੀ,

ਮੈਂ ਸੁਣਿਆ ਹਾਂਜੀ। ਜੂਨ ਦੇ ਮਹੀਨੇ ਵਿੱਚ ਹੁੰਦਾ ਤੁਸੀਂ ਦੱਸ ਸਕਦੇ ਹੋ ਕਿਹੜੀ ਤਰੀਕ ਤੇ ਹੁੰਦਾ ਤੇ ਕਿਉਂ ਮਨਾਇਆ ਜਾਂਦਾ ਹੈ? ਹਾਂਜੀ ਹਾਂਜੀ ਅਹ ਜੂਨ ਸੋਲਾਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਰਵ ਤੋਂ,

ਗੁਰਮਤਿ ਸਮਾਗਮ ਜਿਹੜਾ ਹੈ ਉਹ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਸਿਤੰਬਰ ਇੱਕ ਉਹ ਦਿਨ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਅਨਾਦਿ ਤੇ ਅੰਤਿਮ ਸਿੱਖ ਗੁਰੂ ਹੋਣ ਦਾ ਖਿਤਾਬ ਜਿਹੜਾ ਸੀ ਉਹ ਦਿੱਤਾ ਗਿਆ ਸੀ। ਅੱਛਾ। ਤੇ ਪਹਿਲਾ ਪ੍ਰਕਾਸ਼ ਗੁਰੂ ਗਰੰਥ ਸਾਹਿਬ ਜੀ।

ਸਤੰਬਰ ਇੱਕ ਉਹ ਇੱਕ ਦਿਨ ਹੈ ਜਦੋਂ ਗੁਰੂ ਗਰੰਥ ਸਾਹਿਬ ਜੀ ਨੂੰ ਅਨਾਦਿ ਤੇ ਅੰਤਿਮ ਸਿੱਖ ਗੁਰੂ ਹੋਣ ਦਾ ਖਿਤਾਬ ਦਿੱਤਾ ਗਿਆ ਸੀ ਹੈਨਾ।

ਤੇ ਮੈਂ ਸੁਣਿਆ ਕਿ ਜਿਵੇਂ ਲੋਕੀ ਦੀਵਾਲੀ ਮਨਾਨਦੇ ਹੈ ਦੀਵਾਲੀ ਦੀ ਜੱਗ ਬੰਦੀ ਛੋੜ ਦਿਵਸ ਮਨਾਇਆ ਜਾਣਾ ਹੈ ਨਾ ਉਸੀ ਦਿਨ ਜੀ ਹਾਂਜੀ ਤੇ ਬੰਦੀ ਛੋੜ ਦਿਵਸ ਕੀ ਉਹ ਦੀਵਾਲੀ ਹੀ ਹੈ ਤੇ ਉਹ ਕਿਉਂ ਮਨਾਇਆ ਜਾਂਦਾ ਹੈ ਤੇ ਕਦੋਂ ਮਨਾਇਆ ਜਾਂਦਾ ਹੈ? ਦੇਖੋ ਦੀਵਾਲੀ ਦਾ ਪਰਵ ਜਿਹੜਾ ਹੈ ਉਹ ਹਿੰਦੂਆਂ ਦੇ ਤਰਫ ਤੋਂ ਹੈ ਕਿਉਂਕਿ ਉਸ ਦਿਨ ਹਿੰਦੂਆਂ ਦੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਤੇ ਅਯੁਧਿਆ ਵਾਪਿਸ ਪਰਤੇ ਸੀ ਤੇ ਲੋਕਾਂ ਨੇ ਘਿਓ ਦੇ ਦੀਵੇ ਬਾਲ ਕੇ ਉਨ੍ਹਾਂ ਦੀ ਦੀਪਮਾਲਾ ਕੀਤੀ। ਤੇ ਉਸ ਕਰਕੇ ਉਹ ਦੀਵਾਲੀ ਮਨਾਉਂਦੇ ਹੈ ਜੇ ਸਿੱਖਾਂ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਸਿਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਅਹ ਬਵੰਜਾ ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਆਏ ਸੀ ਜਿੱਥੇ ਉਨ੍ਹਾਂ ਨੂੰ, ਬਾਦਸ਼ਾਹ ਜਹਾਂਗੀਰ ਨੇ ਬੰਦੀ ਬਣਾਇਆ ਹੋਇਆ ਸੀ ਤੇ ਉਨ੍ਹਾਂ ਨੇਂ ਬਵੰਜਾ ਰਾਜਿਆਂ ਨੂੰ ਵੀ ਨਾਲ ਆਪਣੇ ਰਿਹਾ ਕਰਵਾਇਆ ਤੇ ਉਹ ਅਮ੍ਰਿਤਸਰ ਪੁੱਜੇ ਸੀ ਤੇ ਉੱਥੇ ਵੀ ਸਾਰੀ ਸੰਗਤ ਨੇ ਦੇਸੀ ਘਿਓ ਦੇ ਦੀਵੇ ਬਾਲ ਕੇ ਤੇ ਉੱਥੇ ਵੀ, ਦੀਪਮਾਲਾ ਕੀਤੀ ਸੀ ਤੇ ਇਸ ਲਈ ਉਹ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਕਹਿੰਦੇ ਹਾਂ ਕਿਉਂਕਿ ਉਸ ਦਿਨ ਅਹ ਸਾਰੇ ਜਿਹੜੇ ਕੈਦੀ ਸੀ ਉਨ੍ਹਾਂ ਨੂੰ ਰਿਹਾ ਕੀਤਾ ਗਿਆ ਸੀ। ਅੱਛਾ।

ਮਨਾਇਆ ਜਾਂਦਾ ਹੈ